ਮਤਲਬ ਉਹਨਾਂ ਨਫਰਤ ਬੜੀ ਸੀ ਉਹਨਾਂ ਨੂੰ ਜਾਤੀਵਾਦ

ਹਾਂ ਬਿਲਕੁਲ ਜਿਦਾ ਉਸ time ਤੇ ਲੋਕੀ ਇੱਕ ਦੂਸਰੇ ਤੋਂ

ਇਸ ਲਈ ਅਹ ਇਸ ਲਈ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀਗਾ ਵੀ ਲੋਕ ਇਹਦਾ ਇੱਕ

ਜਾਤ ਨੂੰ ਲੈਕੇ ਇੱਕ ਦੂਸਰੇ ਨੂੰ ਸੁਣਾਉਣ ਜਾਂ ਫਰਕ ਰੱਖਣ ਤੇ ਤੇ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲਿਆ ਕਿਉਂਕਿ ਇਹ ਸ਼ਾਂਤੀ ਪਸੰਦ ਸੀਗੇ

ਤੇ ਗਾਂਧੀ time magazine ਦੇ ਜਿਹੜੇ ਨੇ ਗੇ person of the century award ਦੇ ਨਾਲ ਵੀ ਉਪ ਜੇਤੂ ਰਹੇ ਨੇ ਇਹ ਤੇ ਉਸਤੋਂ ਬਾਅਦ ਜਿਦਾਂ ਇਹਨਾਂ ਦੇ ਮੁੱਖ ਜਿਹੜੀਆਂ ਤਿੰਨ ਗੱਲਾਂ ਇਹਨਾਂ ਦੀਆਂ ਇੱਕ ਵਕੀਲ ਸਿਆਸਤ ਤੇ ਰਾਜਨੀਤੀ ਸਮਾਜਿਕ ਨਿਆਂ ਤੇ ਬ੍ਰਿਟਿਸ਼ ਸ਼ਾਸ਼ਨ ਤੋਂ ਭਾਰਤ ਦੀ ਆਜ਼ਾਦੀ

ਹੁੰ ਤੇ ਜਿਹੜੇ ਇਹਨਾਂ ਦੇ ਮਤਲਬ ਕੇ ਅਹਿੰਸਾ ਦਾ ਰਾਹ ਅਪਣਾਇਆ ਸੀ ਨਾ ਕੇ ਦੰ ਕਹਿੰਦੇ ਸੀ ਕੇ ਵੀ ਹਿੰਸਾ ਦੇ ਨਾਲ ਚਲੋ ਦੰਦਾਂ ਨੌਹਾਂ ਦੀਆਂ ਲੜਾਈਆਂ ਲੜੀਆਂ

ਛੇ ਅਹ ਸਿਧਾਂਤ ਸੀ ਉਹਨਾਂ ਦੇ ਸੱਤੇ, ਅਹਿੰਸਾ, ਸ਼ਾਕਾਹਾਰ, ਸਰਲਤਾ ਔਰ ਅਹ ਅਤੇ ਆਸਥਾ ਹੁੰ ਬਿਲਕੁਲ ਜਿਦਾਂ ਸਰਲ ਜਿੰਦਗੀ ਜਿਉਂਦੇ ਸੀ ਸ ਸਿੱਧੇ ਕਪੜੇ ਸਾਧੇ ਰਹਿੰਦੇ ਸੀਗੇ ਹਨਾਂ ਹਨਾਂ ਤੇ ਉੱਥੇ ਕੁਛ ਹਾਂ ਹਾਂ ਤੇ ਉਹਦਾ ਇਹਨਾਂ ਦੀ ਸਾਦਗੀ ਨੂੰ ਹੀ ਇਹਨਾਂ ਨੇ ਕਿਹਾ ਵੀ ਕੋਈ ਹਵਾਬਾਜ਼ੀ ਨੀ ਕੋਈ ਰਾਜਨੀਤੀ ਵਿੱਚ ਵੀ ਨੀ ਕੋਈ ਜ਼ਿਆਦਾ ਅਮੀਰ ਜਾਂ ਸ਼ਾਨੋ ਸ਼ੌਕਤ ਵਾਲੇ ਨਹੀਂ ਸੀ ਰਹਿੰਦੇ ਇਹ ਬੜੀ ਸਾਦਗੀ ਪਸੰਦ ਸੀ ਇਹਨਾਂ ਨੂੰ ਤੇ ਵਿਸ਼ਵਾਸ ਇਹਨਾਂ ਦਾ ਇੱਕ ਸਿਧਾਂਤ ਸੀ ਕਹਿੰਦੇ ਇੱਕ ਦੂਸਰੇ ਤੇ ਵਿਸ਼ਵਾਸ ਹੋਣਾ ਬਹੁਤ ਜਰੂਰੀ ਆ ਵਿਸ਼ਵਾਸ ਕਰਨਾ ਹਾਂਜੀ ਬਹੁਤ ਹੁਣ ਅੱਜ ਦੇ time ਚ ਤਾਂ ਆ ਚੀਜ਼ ਹੈ ਹੀ ਨੀ ਕਿਤੇ ਵੀ ਨਹੀਂ ਬਿਲਕੁਲ ਵੀ ਨਹੀਂ ਕਿਸੇ ਤੇ ਤੁਸੀ ਆਪਣੇ ਕਿਸੇ ਸਕੇ ਤੇ ਨਹੀਂ ਵਿਸ਼ਵਾਸ ਕਰ ਸਕਦੇ ਦੂਸਰਾ ਤਾਂ ਤੁਹਾਡਾ ਬਹੁਤ ਦੂਰ ਆ ਹਨਾਂ ਕਿਉਂਕਿ ਲੋਕਾਂ ਦੀ ਕੁਝ ਹਰਕਤਾਂ ਹੀ ਇਹਦਾ ਹੁੰਦੀਆਂ ਕੇ ਤੁਸੀ ਕਿਸੇ ਨੂੰ ਆਪਣਾ ਵਿਸ਼ਵਾਸ ਲਾਇਕ ਰਿਹਾ ਹੀ ਨਹੀਂ ਅੱਜ ਕੱਲ ਹਾਂਜੀ ਹਨਾਂ ਹੁਣ ਜਿਹੜੇ ਉਹ ਕੀ ਕਹਿੰਦੇ ਨੇ ਮੋਹਨਦਾਸ ਕਰਮਚੰਦ ਜਿਹੜੇ ਗਾਂਧੀ ਜੀ ਉਹਨਾਂ ਨੂੰ ਵੀਹ ਵੀਹ ਅਹ ਜਿਹੜੀ ਸ਼ਤਾਬਦੀ ਦੀ ਮਹਾਨਤਾ ਰਾਜਨੀਤਿਕ ਤੇ ਅਹ ਅਤੇ ਅਧਿਆਤਮਕ ਨੇਤਾ ਵੀ ਸੀ ਗੇ ਉਹ ਵਿਸ਼ਵਾਸ ਹੁੰਦਾ ਨਾ ਉਹੀ ਆ ਵਿਸ਼ਵਾਸ ਦੀ ਗੱਲ ਆ ਕੇ ਉਹਨਾਂ ਤੇ ਵਿਸ਼ਵਾਸ ਸੀ ਲੋਕਾਂ ਨੂੰ ਤੇ ਉਹਨਾਂ ਨੂੰ ਨੇਤਾ ਰੱਖਿਆ ਤੇ ਉਹਨਾਂ ਦੀ ਗੱਲ ਸੁਣਦੇ ਸੀ ਉਹਨਾਂ ਦੇ ਪਿੱਛੇ ਚਲਦੇ ਸੀ ਜਿਦਾਂ ਉਹ ਕਹਿੰਦੇ ਸੀ ਪੈਦਲ ਇਹਨਾਂ ਨੇ ਯਾਤਰਾ ਕੀਤੀ ਸੀ ਤਾਂਹੀ ਇਹਨਾਂ ਨੂੰ ਰਾਸ਼ਟਰ ਪਿਤਾ ਦੇ ਰੂਪ ਵਿੱਚ ਸਤਕਾਰਿਆ ਜਾਂਦਾ

ਤੇ ਸਤਿਆਗ੍ਰਹਿ ਦਾ ਜਿਹੜਾ ਇਹਨਾਂ ਨੇ ਇੱਕ ਅਹ ਸ਼ੁਰੂ ਕੀਤਾ ਸੀਗਾ ਸਿਧਾਂਤ ਦੀ ਅਗਵਾਈ ਵਿੱਚ ਵੀ ਤੇ ਅਭਿਆਸ ਵੀ ਕੀਤਾ ਸੀ ਅਵਗਿਆ ਦੁਆਰਾ ਹਨਾਂ

ਉਹੀ ਹੁਣ ਗਾਂਧੀ ਜੀ ਦੇ ਤਿੰਨ ਤਿੰਨ ਕਹਿੰਦੇ ਬੰਦਰ ਸੀ ਜਿਹੜੇ ਉਹ ਬੁਰਾ ਨਾ ਦੇਖੋ ਬਿਨਾ ਨਾ ਬੁਰਾ ਨਾ ਬੋਲੋ ਹੁੰ ਹੁੰ ਤੇ ਬੁਰਾ ਨਾ ਸੁਣੋ ਹੁੰ ਬਿਲਕੁਲ ਬਿਲਕੁਲ ਅਗਰ ਉਹੀ ਨਾ ਜਿਦਾਂ ਅੱਜ ਕੋਲ ਲੋਕੀ ਸੁਣਦੇ ਸੁਣਦੇ ਵੀ ਨੇ ਬੁਰੇ ਬੋਲਦੇ ਵੀ ਨੇ ਤੇ ਦੇਖਦੇ ਵੀ ਨੇ ਹਨਾਂ ਤੇ ਇਹਨਾਂ ਨੇ ਬਹੁਤ ਇਹ rule ਅਪਣਾਇਆ ਸੀ ਕੇ ਨਾ ਸੁਣੋ ਨਾ ਦੇਖੋ ਤੇ ਨਾ ਹੀ ਬੋਲੋ ਕਿਉਂਕਿ ਅਗਰ ਕਿਸੇ ਨਾਲ ਤੁਹਾਡੀ ਲੜਾਈ ਵੀ ਆ ਤਾਂ ਤੁਸੀ ਓਹਦੇ ਬਾਰੇ ਦੋ ਗੱਲਾਂ ਬੁਰੀਆਂ ਬੋਲੋਂਗੇ ਕਿਸੇ ਦੇ ਕੋਲ ਤਾਂ ਉਹ ਅੱਗੇ ਜਾਕੇ ਬੋਲੇਗਾ ਤੇ ਵੱਧ ਵੱਧਦੀ ਜਾਂਦੀ ਅੱਗੇ ਦੀ ਅੱਗੇ ਹਾਂਜੀ ਇਸ ਲਈ ਇਹਦੀ ਸ਼ੁਰੂਵਾਤ ਹੀ ਨਾ ਕਰੋ ਬੋਲਣ ਤੋਂ ਨਾ ਸੁਣਨ ਤੋਂ ਨਾ ਦੇਖਣ ਤੋਂ ਇਹ ਬਹੁਤ ਵਧੀਆ ਸਿਧਾਂਤ ਆ ਜੋ ਅੱਜ ਵੀ ਲੋਕਾਂ ਨੂੰ ਜਰੂਰਤ ਐ ਲਾਗੂ ਕਰਨ ਦੀ ਇਹਨਾਂ ਨੇ ਹਮੇਸ਼ਾ ਅਹ ਸ਼ਾਨਦਾਰ ਜਿਹੜੇ ਦੋ ਜੀਤ ਦੋ ਜਿੱਤਾਂ ਸੀ ਹਾਸਿਲ ਕੀਤੀਆਂ ਸੀਗੀਆਂ ਸ਼ਾਨਦਾਰ ਜਿੱਤਾਂ ਇੱਕ ਕਲਕੱਤਾ ਵਿੱਚ ਦੰਗਾ ਚ ਦੰਗੋਂ ਚ ਜਿਹੜਾ ਦੰਗੇ ਰੋਕੇ ਸੀਗੇ ਤੇ ਇੱਕ ਜਨਵਰੀ ਚ ਅੜਤਾਲੀ ਉੱਨੀ ਸੌ ਅੜਤਾਲੀ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਜਿਹੜਾ ਯੁੱਧ ਨੂੰ ਬਿਲਕੁਲ ਡੁਬੋ ਦਿੱਤਾ ਸੀ ਪੂਰੀ ਤ੍ਰਾਹ ਹਾਂਜੀ ਹਾਂਜੀ ਹਾਂਜੀ ਬਿਲਕੁਲ ਯੁੱਧ ਨੂੰ ਡੁਬੋ ਦਿੱਤਾ ਸੀ ਉਸ time ਤੇ ਸਭਤੋਂ ਵੱਡੀ ਪ੍ਰਾਪਤੀ ਇਹ ਕੇ ਉੱਨੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦਾ ਟੀਚਾ ਸਾਕਾਰ ਹੋ ਗਿਆ ਸੀ ਇਹਨਾਂ ਦੇ ਨਾਲ ਤੇ ਇਹਨਾਂ ਦੀ ਮਦਦ ਦੇ ਨਾਲ ਜਾਂ ਕਹਿਲੋ ਇਹਨਾਂ ਦੇ ਸੰਘਰਸ਼ ਦੇ ਨਾਲ ਕਿਉਂਕਿ ਸਾਰੀ ਉਮਰ ਇਹਨਾਂ ਨੇ ਸੰਘਰਸ਼ ਹੀ ਕੀਤਾ ਵਾ, ਦੇਸ਼ ਦੀ ਆਜ਼ਾਦੀ ਲਈ ਜਦ ਹਾਂਜੀ।

ਤੇ ਉਹੀ ਆ ਇਹਦੇ ਮਤਲਬ ਕੇ ਇਹਨਾਂ main ਵੱਡੀ ਪ੍ਰਾਪਤੀ ਜਾਂ ਵੱਡੀ ਜਿੱਤ ਕਹਿ ਸਕਦੇ ਆਪਾਂ ਜਿਹੜੀ ਸੀ ਆਜ਼ਾਦੀ ਦੀ ਸੀ ਤੇ ਨਾਇਕ ਮੰਨਿਆ ਗਿਆ ਇਹਨਾਂ ਨੂੰ ਪੂਰਾ ਇੱਕ ਨਾਇਕ ਕਹਿਲੋ ਸਵਤੰਤਰ ਸੈਲਾਨੀ ਕਹਿਲੋ। ਲੋਕ ਇਹਨਾਂ ਨੂੰ hero ਮੰਨਦੇ ਸੀ ਕਿਉਂਕਿ ਜਿਸ ਤਰੀਕੇ ਨਾਲ ਉਸ time ਦੀ situation ਸੀ ਦੰਗੇ ਫਸਾਦ ਜਾਂ ਅਹ ਸਿੱਖਾਂ ਤੇ ਅੱਤਿਆਚਾਰ ਹੋ ਰਿਹਾ ਸੀ

ਜਾਤੀ ਅਤੇ ਧਰਮ ਹਿੰਸਾ ਦਾ ਖਿਲਦਾ ਸੀਗਾ ਜ਼ਿਆਦਾ ਤੇ ਉਹਨਾਂ ਨੇ ਇਹਨਾਂ ਨੇ ਦੁਨੀਆਂ ਭਰ ਦੇ ਵਿੱਚ ਸਤਕਾਰਿਆ ਜਾਂਦਾ ਇਹਨਾਂ ਨੇ ਉਹਨਾਂ ਦੇ ਖਿਲਾਫ ਲੜਾਈ ਜੋ ਲੜੀ ਹੁੰ ਤੇ ਤਾਂਹੀਓਂ ਜਿਹੜੇ ਗਾਂਧੀ ਜੀ ਦੀ ਫੋਟੋ ਹੈਗੀ ਆ ਉਹ ਨੋਟਾਂ ਤੇ ਛਿਪ ਚਿੱਤਰ ਦੀ ਜਿਹੜੀ ਹੈਗੀ ਆ ਪੂਰੇ ਭਾਰਤ ਦੇ ਵਿੱਚ ਹੈਗੀ ਹੁੰ ਹਾਂਜੀ ਕੰਧਾਂ ਤੇ ਲਗਾਈ ਗਈ ਆ ਗਾਂਧੀ ਜੀ ਦੀ ਤਸਵੀਰ ਨੂੰ ਨੋਟਾਂ ਤੇ ਤਾਂ ਦੇਖੋ ਛਪਦੀ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ ਹਨਾਂ। ਰਾਸ਼ਟਰ ਪਿਤਾ ਜਾਂ ਤਾਂ ਉਹਨਾਂ ਦੀ ਤਾਂ ਬਣੇਗੀ ਫੋਟੋ ਤੇ ਫਿਰ ਪਿਆਰ ਦੇ ਨਿਆਂ ਪੂਰਨ ਯਤਨ ਕਰਦੇ ਸੀਗੇ ਵੀ ਇਹ ਸਭਨੂੰ ਵੀ ਸਭਨੂੰ ਪੂਰਾ ਬਰਾਬਰ ਦਾ ਨਿਆਏ ਮਿਲੇ ਆਪਣਾ ਫਰਜ਼ ਮੰਨਦੇ ਸੀਗੇ ਨੈਤਿਕਤਾ ਦਾ ਸਬੂਤ ਦਿੰਦੇ ਸੀ ਕੇ ਹਰ ਇੱਕ ਦੀ ਬਿਨਾਂ ਕਿਸੇ ਭੇਦ-ਭਾਵ ਤੋਂ ਮੱਦਦ ਕਰਦੇ ਸੀ

ਤੇ ਇਹਨਾਂ ਦੇ ਜੋ ਮਤਲਬ ਚਾਰ ਚੀਜ਼ਾਂ ਨੂੰ ਜਾਣਿਆ ਜਾਂਦਾ ਏ ਕੇ ਇਹਨਾਂ ਨੇ ਬ੍ਰਿਟਿਸ਼ ਸ਼ਾਸ਼ਨ ਦੇ ਖਿਲਾਫ ਅਹਿੰਸਕ ਵਿਰੋਧ ਦਾ ਸੱਦਾ ਦਿੱਤਾ ਸੀ ਤੇ ਧਾਰਮਿਕ ਵਿਚਾਰਾਂ ਤੋਂ ਵੀ ਪ੍ਰਭਾਵਿਤ ਸੀ ਲੰਡਨ ਵਿੱਚ ਪੜ੍ਹਾਈ ਕੀਤੀ ਸੀ ਇਹਨਾਂ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਇੱਕੀ ਸਾਲ ਤੱਕ ਉਹ ਦੱਖਣ ਅਫਰੀਕਾ ਵਿੱਚ ਰਹੇ ਹਾਂਜੀ ਬਿਲਕੁਲ ਦੱਖਣ ਅਫਰੀਕਾ ਵਿੱਚ ਦੇਖੋ ਰਹੇ ਸੀਗੇ। ਹੁੰ ਤੇ ਉਸਤੋਂ ਬਾਅਦ ਇਹਨਾਂ ਨੇ ਲੋੜਵੰਦਾਂ ਦੀ ਬਿਨਾਂ ਕਿਸੇ ਆਪਣੀ ਜਰੂਰਤ ਤੋਂ ਬਿਨਾਂ ਕਿਸੇ ਆਪਣੀ ਲੋੜ ਨੂੰ ਪੂਰਾ ਕਰਦੇ ਦੂਜੇ ਲੋਕਾਂ ਦੀ ਮੱਦਦ ਕੀਤੀ ਇਹਨਾਂ ਨੇ ਮਹਿ ਅਹਿਮ ਭੂਮਿਕਾ ਨਿਭਾਈ ਆ ਬ੍ਰਿਟਿਸ਼ ਸ਼ਾਸ਼ਨ ਦੇ ਵਿਰੁੱਧ ਜਦੋ ਲੜਾਈ ਲੜੀ ਗਈ ਆ ਅਹ ਰਾਸ਼ਟਰ ਨੂੰ ਆਜ਼ਾਦ ਕਰਾਉਣ ਦੇ ਵਿੱਚ ਸ਼ਾਂਤੀ ਤੇ ਸਵਾ ਸਿੱਧ ਸੰਭਾਵਨਾਵਾਂ ਪ੍ਰੋਤਸਾਹਿਤ ਕੀਤਾ ਸੀਗਾ

ਹੁੰ ਤੇ ਸਾਨੂੰ ਜੋ ਗੱਲਾਂ ਇਹਨਾਂ ਤੋਂ ਕਹਿਲੋ ਤੋਂ ਸਿੱਖਣੀਆਂ ਚਾਹੀਦੀਆਂ ਨੇ ਅੱਠ ਗੱਲਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ।

ਕੁਛ ਵੀ ਕਰਨ ਤੋਂ ਪਹਿਲਾ ਸੋਚ ਲੈਣਾ ਚਾਹੀਦਾ ਹੈ, ਅੱਜ ਕੱਲ ਮੈਨੂੰ ਤਾਂ ਲੱਗਦਾ ਨੀ ਕੋਈ ਸੋਚਦਾ ਹੋਏਗਾ ਕਰਕੇ ਬਾਅਦ ਵਿੱਚ ਸੋਚਦੇ ਵੀ ਸ਼ਾਇਦ ਇਹ ਅਸੀਂ ਗਲਤ ਕਰ ਰਹੇ ਆ ਹਨਾਂ ਹਾਂਜੀ। ਮਤਲਬ ਵਿਸ਼ਵਾਸ ਵਾਲੀ ਚੀਜ ਤੇ ਕੁਛ ਚੀਜ ਅਹ ਵਿਸ਼ਵਾਸ ਵਾਲੀ ਤਾਂ ਕੋਈ ਚੀਜ ਰਹਿ ਹੀ ਨਹੀਂ ਗਈ, ਰਹਿ ਹੀ ਨਹੀਂ ਗਈ ਬਿਲਕੁਲ ਤੇ ਸਿੱਖਣ ਲਈ ਜੀਓ ਹਾਂਜੀ ਹਮੇਸ਼ਾ ਜਿਵੇਂ ਗਲਤੀ ਕੀਤੀ ਉਹਨੂੰ।

ਨਹੀਂ ਨਹੀਂ ਅੱਜ ਕਿੱਥੇ ਕਹਿੰਦੇ ਤੁਸੀ ਉਸਨੂੰ ਹਊਆ ਬਣਾ ਦਿੰਦੇ ਆ ਅਗਰ ਕੋਈ ਕਿਸੇ ਤੋਂ ਇਹਨਾਂ ਦੀਆਂ ਚੀਜਾਂ ਇਹਦਾ ਦੀ ਸੀਗੀਆਂ ਤਾਂਹੀਓਂ ਤੇ ਆਪਾ ਅੱਜ ਓਹਨੂੰ ਪੜ੍ਹਦੇ ਪਏ ਆ। ਨਹੀਂ ਅੱਜ ਦੇ time ਚ ਕੋਈ ਚੀਜ ਇਹਦਾ ਦੀ ਕਰਦਾ ਹੀ ਨਹੀਂ ਕੇ ਅੱਗੇ ਜਾਕੇ ਸਾਡੀ ਜਿਹੜੀ generation ਹੈਗੀ ਆ ਉਹ ਪੜ੍ਹੇ ਹਨਾਂ

ਤੇ ਉਹੀ ਤਾਂ ਹੈ ਨਾ ਇਹਨਾਂ ਦੇ ਬਹੁਤ ਅਹਿਮ ਚੀਜਾਂ ਦੱਸੀਆਂ ਅਗਰ ਹੁਣ ਵੀ ਕੋਈ ਇਹਨਾਂ ਨੂੰ ਲਾਗੂ ਕਰਦਾ ਤੇ ਵਧੀਆ ਆਪਣਾ ਜੀਵਨ ਸੁਖੀ ਬਤੀਤ ਕਰ ਸਕਦਾ ਹਾਂਜੀ ਬਿਨਾਂ ਕਿਸੇ ਲੜਾਈ ਭੇਦਭਾਵ ਤੋਂ ਇੱਕ ਗੱਲ ਜਿਵੇਂ ਹੁਣ ਐਂ ਇੱਕ ਇੱਕ ਜਿਵੇਂ ਆਪਾਂ ਕਰਲਾਂਗੇ। ਪਰ ਸਾਨੂੰ ਨਹੀਂ ਨਾ ਪਤਾ ਸਾਹਮਣੇ ਵਾਲਾ ਬੰਦਾ ਉਹ ਕਰ ਰਿਹਾ ਕੇ ਨਹੀਂ ਉਹੀ ਗੱਲ ਆ ਜਾਂਦੀ ਵਿਸ਼ਵਾਸ ਤੇ ਵਿਸ਼ਵਾਸ ਦੀ ਚੀਜ ਆ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਉਹੀ ਆ ਉਸਤੋਂ ਬਾਅਦ ਦੀ ਇਹਨਾਂ ਦੀ ਜਿੱਦਾ ਮੌਤ ਇਹਨਾਂ ਦੀ ਤੀਹ ਜਨਵਰੀ ਉੱਨੀ ਸੌ ਅੜਤਾਲੀ ਨੂੰ ਦਿੱਲੀ ਵਿੱਚ ਹੋਈ ਸੀ। ਤੇ ਬ੍ਰਿਟਿਸ਼ ਦਾ ਵਿਰੋਧ ਕਰ ਰਹੇ ਸੀ ਜਦੋਂ ਬ੍ਰਿਟਿਸ਼ ਸ਼ਾਸ਼ਨ ਦਾ ਫੇਰ ਰਾਸ਼ਟਰਵਾਦੀ ਲਹਿਰ ਦਾ ਆਗੂ ਬਣ ਗਏ ਸੀ ਉਸ time ਤੇ ਤੇ ਜਦੋਂ ਇਹਨਾਂ ਦੇ ਗੋਲੀ ਵੀ ਲੱਗੀ ਸੀ ਤਾਂ ਇਹਨਾਂ ਦੇ ਆਖਰੀ ਬੋਲ ਇਹੀ ਸੀ ਹੇ ਰਾਮ ਨਿਕਲਿਆ ਸੀ ਇਹਨਾਂ ਦੇ ਮੂੰਹ ਤੋਂ। ਚਰਖਾ ਵੀ ਦੇਖੋ ਇਹ ਚਰਖਾ ਚਲਾਉਣ ਦੇ ਵੀ ਸ਼ੌਕੀਨ ਸੀਗੇ ਚਰਖਾ ਚਲਾਉਂਦੇ ਹਾਂਜੀ

ਤੇ ਆਪਣੇ free time ਦੇ ਵਿੱਚ ਚਰਖਾ ਚਲਾਉਂਦੇ ਸੀ ਕਾਫੀ ਇਹਨਾਂ ਦੇ ਨਾਲ ਕਾਫੀ ਔਰਤਾਂ ਵੀ ਸੀਗੀਆਂ ਜਿਹੜੀਆਂ ਇਹਨਾਂ ਦੇ ਨਾਲ ਤੁਰਦਿਆਂ ਸੀਗੀਆਂ ਨੰਗੇ ਪੈਰ ਜਾਂਦੀਆਂ ਸੀਗੀਆਂ

ਉਹੀ ਏ ਤੇ ਜਦੋਂ ਬਿਮਾਰ ਵੀ ਹੁੰਦੇ ਸੀ ਤਾਂ ਵੀ ਇਹ ਕਹਿੰਦੇ ਸੀ ਚਰਖਾ ਚਲਾਉਂਦੇ ਰਹਿੰਦੇ ਸੀਗੇ ਤੇ ਇਹਨਾਂ ਨੂੰ ਮਤਲਬ ਕੇ ਇਹਦੇ ਨਾਲ ਕਾਫੀ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਸੀ ਜਿਦਾਂ ਉਹ ਧਾਗਾ ਧਾਗਾ ਬਣਾਉਣ ਦਾ ਹੋ ਜਾਂਦਾ ਸੀ ਕੰਮ ਉਹਦਾ ਹਨਾਂ ਧਾਗਾ

ਚਲੋ ਕਾਫੀ ਇਹਨਾਂ ਦੀ ਹੈ general knowledge ਆਪਣੇ ਕੋਲ ਇਕੱਠੀ ਹੋ ਰਹੀ ਏ ਇਹਨਾਂ ਬਾਰੇ ਨਹੀਂ time ਪੜ੍ਹਨ ਦਾ ਇੰਨਾ।

ਚਲੋ ਮਿਲਦੇ ਆ ਫੇਰ ਦੇਖਦੇ ਆ ਆਪਾਂ ਕਰਾਂਗੇ ਹੋਰ discussion ਠੀਕ ਐ

okay Hello

ਸਤਿ ਸ਼੍ਰੀ ਅਕਾਲ ਕੀ ਹਾਲ ਹੈ? ਹਾਂ ਜੀ ਸਤਿ ਸ਼੍ਰੀ ਅਕਾਲ ਮੰਨਤ ਠੀਕ ਹੈ ਵਧੀਆ ਤੁਸੀਂ ਦੱਸੋ ਠੀਕ ਹੋਂ? ਹਾਂ ਜੀ ਵਧੀਆ ਵਧੀਆ ਹੋਰ ਹੋਰ ਕੀ ਕਰ ਰਹੇ ਸੀਗੇ? ਆਪਾਂ ਕੁਝ ਨਹੀਂ ਆਪਾਂ ਓਹੀ News ਚੱਲਦੀਆਂ ਪਈਆਂ ਸੀ ਤੇ ਬਾਬਾ ਜਿਹੜੇ ਜਰਨੈਲ ਸਿੰਘ ਜੀ ਨੇ ਭਿੰਡਰਾਂਵਾਲੇ ਉਨ੍ਹਾਂ ਬਾਰੇ ਥੋੜਾ ਜਿਹਾ ਇੱਕ ਚੱਲ ਰਿਹਾ ਗੁਰਮਤਿ ਸਮਾਗਮ

ਹਾਂ ਜੀ ਇਨ੍ਹਾਂ ਦਾ ਨਾਮ ਤਾਂ ਇਨ੍ਹਾਂ ਦਾ ਪੂਰਾ ਨਾਮ ਜਰਨੈਲ ਸਿੰਘ ਬਰਾੜ ਸੀਗਾ ਮਤਲਬ ਉੱਨੀ ਸੌ ਅੱਠਤਰ ਉੱਨੀ ਸੌ ਅੱਠਤਰ ਵਿੱਚ ਸਿੱਖ ਨਿਰੰਕਾਰੀ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਲਈ ਪ੍ਰਮੁੱਖ ਮੰਨਿਆ ਜਾਂਦਾ ਇਨ੍ਹਾਂ ਨੂੰ ਹਾਂ ਜੀ

ਹਾਂ ਜੀ ਹਾਂ ਜੀ ਤੇ ਪੰਜਾਬ ਵਿੱਚ ਮੁੜ ਸੁਰਜੀਤ ਵਾਦੀ ਕਹਿ ਲੋ ਤੇ ਬਾਕੀ ਦੇ ਵੀ ਪ੍ਰਤੀਕ ਬਣਾਏ ਹੋਏ ਸੀਗੇ ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਜਿਹੜੇ ਹਥਿਆਰ ਬੰਦ ਸਾਥੀਆਂ ਨੂੰ ਗੋਲਡਨ ਟੈਮਪਲ ਕੰਪਲੈਕਸ ਤੋਂ ਹਟਾਉਣ ਦੇ ਲਈ ਓਪਰੇਸ਼ਨ ਬਲਿਊ ਸਟਾਰ ਵੀ ਕੀਤਾ ਗਿਆ ਸੀਗਾ

ਮਤਲਬ ਉਨ੍ਹਾਂ ਨੇ ਉਹ ਹੀ ਕਹਿੰਦੇ ਸੀ ਹਾਂ ਭੀ ਸਿੱਖ ਜਿਹੜੇ ਹੈ ਸੁੱਧ ਰਹਿਣ

ਹਾਂ ਜੀ ਨਸ਼ੀਲੀ ਦਵਾਈਆਂ ਜਿਵੇਂ ਹੁੰਦੀਆਂ ਹਾਂ ਜੀ ਬਿਲਕੁਲ ਬਿਲਕੁਲ ਮਤਲਬ ਧਾਰਮਿਕ ਕੰਮ ਦੇ ਵਿੱਚ ਵੀ ਲਾਪਰਵਾਹੀ ਨਾਂ ਕਰਨ ਕੇਸ਼ ਨਾ ਕਤਲ ਕਰਾਉਣ

ਤੇ ਉਸਦੇ ਮਤਲਬ ਭਾਰਤ ਦੇ ਸਵਿਧਾਨ ਅਨੁਛੇਦ ਪੱਚੀ ਦੀ ਸੱਖਤ ਨਿੰਦਾ ਕੀਤੀ ਸੀਗੀ ਉਸ Time ਜਿਹੜਾ Main ਇਨ੍ਹਾਂ ਦਾ ਸਰਪ੍ਰਸਤ ਸੀਗਾ

ਹਾਂ ਜੀ ਹਾਂ ਜੀ ਜਿਵੇਂ ਸਿੱਖ ਜੈਨਿਓਂ ਓਰ ਬੋਧੋ ਕੋ ਧਰਮ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ ਸੀ ਸਿੱਖ ਕੌਮ ਨੂੰ ਹਾਂ ਜੀ ਹਿੰਦੂ ਧਰਮ ਦਾ

ਇਹ ਮਤਲਬ ਭਿੰਡਰਾਂਵਾਲੇ ਜਿਹੜੇ ਸੀਗੇ ਉਹ ਕੱਟੜ ਪੰਥੀ ਸਿੱਖ ਧਾਰਮਿਕ ਸਕੂਲ ਦਮਦਮੀ ਟਕਸਾਲ ਦੇ ਮੁਖੀ ਵੀ ਸੀਗੇ ਇੱਕ ਸਾਂਝੇ ਧਾਰਮਿਕ ਸਿਰਲੇਖ ਵਜੋਂ ਮਿਸ਼ਨਰੀ ਸੰਤ ਦੀ ਉਪਾਧੀ ਵੀ ਇਨ੍ਹਾਂ ਨੂੰ ਰੱਖਦੇ ਸੀਗੇ ਹਾਂ ਜੀ

ਹਾਂ ਜੀ ਤੇ ਧਾਰਮਿਕ ਆਰਥਿਕ ਰਾਜਨੀਤਿਕ ਸਥਿਤੀਆਂ ਵਿੱਚ ਵੀ ਇਸ Time ਵਤੇ ਸਿੱਖ ਕੌਮ ਤੇ ਕਾਫੀ ਅਸੰਤੁਸ਼ਟੀ ਫੈਲੀ ਹੋਈ ਸੀ ਮਤਲਬ ਸੰਤੁਸ਼ਟ ਨਹੀਂ ਸੀ ਕੋਈ ਵੀ ਬਹੁਤ

ਇਨ੍ਹਾਂ ਦੀ ਸ਼ਿਕਾਇਤਾਂ ਤੇ ਹੀ ਸਿੱਖ ਮਤਲਬ ਕਿ ਵਿਤਕਰੇ ਤੇ ਸਿੱਖ ਪਹਿਚਾਣ ਨੂੰ ਕਮਜ਼ੋਰ ਕਰਨ ਦਾ ਬਿਆਨ ਦਿੰਦੇ ਸੀਗੇ ਹਾਂ ਜੀ ਮਤਲਬ ਭੇਦ ਭਾਵ ਤੇ ਸਿਖਾਂ ਦੀ ਪਹਿਚਾਣ ਕੰਮ ਦੇ ਰੂਪ ਚ ਵਰਣਿਤ ਕੀਤਾ

ਹਾਂ ਜੀ ਹਾਂ ਜੀ ਵਿਰੋਧੀ ਹੋ ਗਏ ਸੀ ਹਾਂ ਜੀ ਉਨ੍ਹਾਂ ਨੇ ਮਤਲਬ ਇਨ੍ਹਾਂ ਨੂੰ ਕਮਜ਼ੋਰ ਕਰਨ ਦੇ ਲਈ ਸਮਰਥਨ ਕੀਤਾ ਇਨ੍ਹਾਂ ਨੇ ਮਤਲਬ ਅਕਾਲੀ ਦਲ ਨੂੰ ਵੀ ਕਮਜ਼ੋਰ ਕਰ ਦੇਣ ਕਾਂਗਰੇਸ ਦਾ ਜਿਆਦਾ ਬੋਲ ਬਾਲਾ ਹੋ ਜਾਏ

ਤੁਸੀਂ ਵੀ ਰਾਜਨੀਤੀ ਅਪਣਾਓ ਹੈ ਨਾ

ਤੇ ਕਾਂਗ੍ਰੇਸੀ ਨੇਤਾ ਜਿਹੜੇ ਸੀਗੇ ਗਿਆਨੀ ਜੈਲ ਸਿੰਘ ਨੇ ਵੱਖ ਵੱਖ ਸੰਗਠਨ ਦਲ ਖਾਲਸਾ ਦੀਆਂ ਮੁਢਲੀਆਂ ਮੀਟਿੰਗ ਵਿਚੋਂ ਵੀ ਕਥਿਤ ਤੌਰ ਤੇ ਵੀ ਇਨ੍ਹਾਂ ਨੇ ਕਾਰਗਰਸ ਉਮ੍ਮੀਦਵਾਰਾਂ ਦਾ ਸਮਰਥਨ ਕੀਤਾ ਸੀ ਅੱਛਾ ਅੱਛਾ ਹਾਂ ਜੀ ਹਾਂ ਜੀ ਤੇ ਇਨ੍ਹਾਂ ਦਾ ਮਤਲਬ ਕਾਫੀ ਪ੍ਰਭਾਵਸ਼ਾਲੀ ਕਹਿੰਦੇ ਵੀ ਹਾਂ ਭਿੰਡਰਾਂਵਾਲੇ ਪਹਿਲੇ ਮਤਲਬ ਵਾਸਤਵ ਵਿੱਚ ਪ੍ਰਭਾਵ ਸ਼ੈਲੀ ਨਹੀਂ ਸੀਗੇ

ਲੇਕਿਨ ਕਾਂਗਰੇਸ ਦੀ ਜਿਹੜੀ ਉੱਨਤੀ ਸੀਗੀ ਉਨਕੀ ਜਿਹੜੀ ਅੱਸੀ ਵਿੱਚ ਆ ਅੱਸੀ ਵਿਚ ਦਸ਼ਕ ਦੇ ਸ਼ੁਰੂਆਤ ਵਿੱਚ ਪ੍ਰਮੁੱਖ ਇਕ ਨੇਤਾ ਸੇ ਦੀ ਸਥਿਤੀ ਵਿੱਚ ਪਹੁੰਚ ਪਹੁੰਚਾਇਆ ਸੀਗਾ ਹਾਂ ਜੀ ਬਿਲਕੁਲ ਤੇ ਉੱਨੀ ਸੌ ਬਿਆਸੀ ਦੀਆਂ ਗਰਮੀਆਂ ਵਿਚ ਭਿੰਡਰਾਂਵਾਲੇ ਤੇ ਅਕਾਲੀ ਦਲ ਦੇ ਜਿਹੜੇ ਯੁੱਧ ਮੋਰਚਾ ਸ਼ੁਰੂ ਹੋ ਗਿਆ ਸੀਗਾ ਤੇ ਜਿਸਦੇ ਉਪਦੇਸ਼ ਸਿੱਖਾਂ ਦੇ ਇੱਕ ਖੁਦਮੁੱਖਤਿਆਰ ਰਾਜ ਬਣਾਉਣ ਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਅਧਾਰ ਤੇ

ਜਿਥੋਂ ਆਪਾਂ ਕਹਿ ਸਕਦੇ ਹਾਂ ਕਿ ਚੌਰਾਸੀ ਦੇ ਕਹਿ ਸਕਦੇ ਹਾਂ ਆਪਾਂ ਦੰਗੇ ਵਗੈਰਾ ਉਹ ਸ਼ੁਰੂ ਹੋ ਗਏ ਸੀ ਬਿਆਸੀ ਤੋਂ ਸ਼ੁਰੂ ਹੋ ਗਏ ਸੀ ਬਿਆਸੀ ਤੋਂ ਸ਼ੁਰੂ ਹੋ ਗਏ ਸੀ ਮੋਰਚਾ ਸ਼ੁਰੂ ਹੋ ਗਿਆ ਸੀ ਉਨ੍ਹਾਂ ਦਾ ਹਾਂ ਜੀ ਪੰਜਾਬ ਤੋਂ ਚੰਡੀਗੜ੍ਹ ਵਾਪਸੀ ਦੀ ਉੱਮੀਦ ਹਜ਼ਾਰਾਂ ਲੋਕੀ ਅੰਦੋਲਨ ਵਿੱਚ ਸ਼ਾਮਿਲ ਹੋ ਗਏ ਸੀ ਹਾਂ ਬਿਲਕੁਲ ਹੈ ਨਾ ਹਜ਼ਾਰਾਂ ਲੋਕ ਜਿਹੜੇ ਸਿੰਚਾਈ ਵਾਲੇ ਪਾਣੀ ਦੇ ਵੱਢੇ ਹਿੱਸੇ ਨੂੰ

ਅੱਸੀ ਦੌਰਾਨ ਸਿੱਖ ਖਾੜਕੂਵਾਦ ਲਹਿਰ ਲਈ ਵੀ ਸ਼ੁਰੂਆਤ ਲਈ ਵੀ ਜੁੰਮੇਵਾਰ ਕਹਿ ਸਕਦੇ ਹਾਂ ਇਨ੍ਹਾਂ ਨੂੰ ਵੀ ਇਹ ਜੁੰਮੇਵਾਰ ਸੀਗੇ ਤੇ ਭਿੰਡਰਾਂਵਾਲੇ ਨੇ ਵੀ ਹਿੰਦੂ ਭਾਈਚਾਰੇ ਦੁਆਰਾ ਸਿੱਖ ਕਦਰਾਂ ਕੀਮਤਾਂ ਉੱਤੇ ਵੀ ਕਥਿਤ ਹਮਲੇ ਬਾਰੇ ਬਿਆਨਬਾਜ਼ੀ ਦੇ ਪੱਧਰ ਨੂੰ ਵੀ ਉੱਪਰ ਚੁੱਕਿਆ ਵਾ ਤੇ ਜਿਵੇਂ ਇਨ੍ਹਾਂ ਕੋਲ ਹਥਿਆਰਬੰਦ ਵੀ ਇਹ ਹੁੰਦੇ ਸੀ ਹੈ ਤੇ ਅਠਾਰਾਂ ਉੱਨੀ ਸੌ ਬਿਆਸੀ ਵਿੱਚ ਉਨ੍ਹਾਂ ਦਾ ਉਨ੍ਹਾਂ ਦਾ ਹਥਿਆਰ ਹਰਿਮੰਦਿਰ ਸਾਹਿਬ ਦੇ ਕੰਪਲੈਕਸ ਵਿੱਚ ਚਲਾ ਗਿਆ ਨਾ ਜਿੱਥੇ ਇਨ੍ਹਾਂ ਨੇ ਆਪਣਾ ਮੁੱਖ ਦਫਤਰ ਬਣਾ ਲਿਆ ਸੀ

ਹੈ ਨਾ ਤੇ ਫੇਰ ਜਿਹੜੀ ਫੌਜ ਸੀਗੀ ਉਹ ਜਰਨੈਲ ਭਿੰਡਰਾਂਵਾਲੇ ਦੀ ਫੌਜ਼ ਨੂੰ ਹਟਾਉਣਾ ਚਾਹੰਦੀ ਸੀ ਜਿੱਥੇ ਕਿ ਬਲਿਊ ਸਟਾਰ ਅਪ੍ਰੇਸ਼ਨ ਚਲਾਇਆ ਮਤਲਬ ਓਹਨਾ ਨੇ ਓਹਨਾ ਦੇ ਇੰਨੇ ਸਾਥੀਆਂ ਦੀ ਜਿਹੜੀ ਸੀ ਮੌਤ ਹੋ ਗਈ ਸੀਗੀ ਸੀਗੀ ਹਾਂ ਬਿਲਕੁਲ ਹਾਂ ਬਿਲਕੁਲ ਬਿਲਕੁਲ ਉਨ੍ਹਾਂ ਤੇ ਬਹੁਤ ਮਤਲਬ ਕਿ ਜ਼ੁਲਮ ਕੀਤਾ ਕਿਉਂਕਿ ਉਹ ਬਾਹਰ ਨਹੀਂ ਸੀ ਨਿੱਕਲ ਰਹੇ ਤੇ ਫੇਰ ਉਨ੍ਹਾਂ ਨੇ

ਅੰਨ੍ਹੇ ਵਾਹ ਗੋਲੀਆਂ ਚਲਾਈਆਂ ਬਹੁਤ ਪਾਣੀ ਬੰਦ ਕਰ ਦਿੱਤਾ ਸੀ ਬਹੁਤ ਬੁਰੇ ਹਲਾਤ ਹੋਏ ਸੀ ਤੇ ਜੇ ਇਨ੍ਹਾਂ ਦੇ ਮੁਢਲੇ ਜੀਵਨ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਜਨਮ ਦੋ ਜੂਨ ਉੱਨੀ ਸੌ ਸੰਤਾਲੀ ਵਿੱਚ ਹੋਇਆ ਸੀ ਜਰਨੈਲ ਸਿੰਘ ਬਰਾੜ ਵੱਜੋਂ ਇੱਕ ਜੱਟ ਸਿੱਕ ਪਰਿਵਾਰ ਚ ਹੋਇਆ ਸੀ

ਹਾਂ ਜੀ

ਅੱਛਾ ਅੱਛਾ ਇੱਕ ਭੈਣ ਸੀ ਮਤਲਬ ਸੱਤ ਭਰਾ ਸੀ ਸਾਰੀਆਂ ਤੋਂ

ਤੇ ਉੱਨੀ ਸੌ ਤਰਵੰਜਾ ਵਿੱਚ ਸਕੂਲ ਵਿੱਚ ਦਾਖਲਾ ਲਿਆ ਸੀ ਇਨ੍ਹਾਂ ਨੇ ਹਾਂ ਸਕੂਲ ਤੋਂ ਬਾਹਰ ਹੋ ਗਏ ਸੀਗੇ ਤੇ ਆਪਣੇ ਪਿਤਾ ਨਾਲ ਖੇਤਾਂ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਪੜ੍ਹੇ ਬਹੁਤ ਘੱਟ ਪੜ੍ਹੇ ਲਿਖੇ ਸੀਗੇ

ਹਾਂ ਜੀ ਹਾਂ ਜੀ ਬਿਲਾਸਪੁਰ ਦੀ ਹਾਂ ਜੀ ਪ੍ਰੀਤਮ ਕੌਰ ਨਾਲ ਤੇ ਇਨ੍ਹਾਂ ਦਾ ਮਤਲਬ ਉੱਨੀ ਸੌ ਇਕਹੱਤਰ ਤੇ ਉੱਨੀ ਸੌ ਪੰਝੱਤਰ ਵਿੱਚ ਦੋ ਪੁੱਤਰ ਈਸ਼ਵਰ ਸਿੰਘ ਤੇ ਇੰਦਰਜੀਤ ਸਿੰਘ ਹੋਏ ਸੀਗੇ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਜਿਹੜੀ ਪ੍ਰੀਤਮ ਕੌਰ ਹੈਗੀ ਹੈ ਆਪਣੇ ਪੁੱਤਰਾਂ ਸਮੇਤ ਜਿਲਾ ਬਿਲਾਸਪੁਰ ਚਲੀ ਗਈ ਸੀ ਪਿੰਡ ਚਲੀ ਗਈ ਤੇ ਆਪਣੇ ਭਰਾ ਨਾਲ ਰਹੀ ਤੇ ਪੰਦਰਾਂ ਸਤੰਬਰ ਦੋ ਹਜ਼ਾਰ ਸੱਤ ਨੂੰ ਜਲੰਧਰ ਵਿੱਚ ਦਿਲ ਦੀ ਬਿਮਾਰੀ ਦੇ ਕਾਰਨ ਓਹਦੀ ਮੌਤ ਹੋ ਗਈ ਸੀਗੀ ਅੱਛਾ ਅੱਛਾ ਉਨ੍ਹਾਂ ਦੀ wife ਦੀ ਹਾਂ ਜੀ ਹਾਂ ਜੀ ਉਨ੍ਹਾਂ ਦੀ ਪਤਨੀ ਸੀ ਜਿਹੜੀ

ਹਮ ਇਨ੍ਹਾਂ ਦੀ ਮੌਤ ਦੀ ਅਗਰ ਗੱਲ ਕਰੀਏ ਤਾਂ ਮਤਲਬ ਜਦੋਂ ਉੱਨੀ ਸੌ ਚੋਰਾਸੀ ਦੇ ਵਿੱਚ ਜਦੋਂ ਗੱਲ ਬਾਤ ਦਾ ਸਮਝੈਤਾ ਜਿਹੜਾ ਸੀ ਉਹ ਆਸਫਲ ਰਿਹਾ ਤਾ ਭਾਰਤ ਦੀ ਪ੍ਰਧਾਨ ਮੰਤਰੀ ਨੇ ਇੰਦਰਾ ਗਾਂਧੀ ਨੇ ਅਪ੍ਰੇਸ਼ਨ ਬਲੁ ਸਟਾਰ ਦਾ ਹੁਕਮ ਦਿੱਤਾ ਸੀਗਾ ਜਿਹਦੇ ਇਨ੍ਹਾਂ ਦੇ ਹਥਿਆਰ ਬੰਦ ਸਾਥੀਆਂ ਨੂੰ ਅਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਕੰਪਲੈਕਸ ਦੀਆਂ ਇਮਾਰਤਾਂ ਨੂੰ ਹਟਾਉਣ ਲਈ ਹੁਕਮ ਦੇ ਦਿੱਤਾ ਸੀਗਾ ਇੱਕ ਤੋਂ ਲੈ ਕੇ ਅੱਠ ਜੂਨ ਤੱਕ ਉੱਨੀ ਸੌ ਤਰਾਸ਼ੀ ਵਿੱਚ ਮਤਲਬ ਦੇ ਵਿੱਚ ਭਾਰਤੀ ਫੌਜ਼ ਦੇ ਕਾਰਵਾਈ ਕੀਤੀ ਗਈ ਬਹੁਤ ਹੀ ਬੁਰੇ ਮਤਲਬ ਹਲਾਤ ਸੀ ਉਸ time ਤੇ ਓਹੀ ਕਹਿੰਦੇ ਕੋਈ ਵੀ ਅਗਰ ਕੋਈ ਵੀ ਅਗਰ ਕੇਸ ਸੰਤਰੀ ਕੇਸ ਕਿ ਪਰਨੇ ਵਾਲਾ ਦਿੱਖ ਰਿਹਾ ਤੇ ਓਹਨੂੰ ਗੋਲੀਆਂ ਮਾਰ ਦੋ ਗੋਲੀਆਂ ਮਾਰ ਤੇ ਹਾਂ ਜੀ ਗੋਲੀ ਇਹ ਬਾਹਰ ਨਹੀਂ ਸੀ ਆਉਂਦੀ ਇਹਨਾਂ ਦਾ ਦੋ ਦੋ ਤਿੰਨ ਤਿੰਨ ਕਰਕੇ ਜੱਥਾ ਇਨ੍ਹਾਂ ਦਾ ਬਾਹਰ ਜਾਇਆ ਕਰਦਾ ਸੀਗਾ ਤੇ

operation ਦੇ ਜਿਹੜੇ ਕਮਾਂਡਰ ਤੇ ਲੇਫ਼ਟੀਨੇੰਟ ਜਰਨਲ ਕੁਲਦੀਪ ਸਿੰਘ ਬਰਾੜ ਦੇ ਅਨੁਸਾਰ ਭਿੰਡਰਾਂਵਾਲੇ ਦੀ ਲਾਸ਼ ਦੀ ਪਹਿਚਾਣ ਵੀ ਪੁਲਿਸ ਇੰਟੈੱਲਲੀਜੇਂਟ ਬਿਊਰੋ ਸਮੇਤ ਕਈ ਫੌਜ ਹਿਰਾਸਤ ਵਿੱਚ ਲਈ ਗਈ ਸੀਗੀ ਤੇ ਜਿਹੜੇ ਭਰਾ ਸੀਗੇ ਉਨ੍ਹਾਂ ਨੇ ਇਨ੍ਹਾਂ ਦੀ ਲਾਸ਼ ਦੀ ਪਹਿਚਾਣ ਕੀਤੀਤ ਸੀ ਸੀਗਾ ਕਿ ਤਿੰਨ ਤਿੰਨ ਚਾਰ ਚਾਰ ਕਮਾਂਡਰ ਕਰਦੇ ਹੋਏ ਜੱਥਾ ਬਾਹਰ ਜਾਂਦਾ ਸੀਗਾ ਫੇਰ ਉਹ ਖਤਮ ਹੋ ਜਾਂਦੇ

ਫੇਰ ਤਿੰਨ ਚਾਰ ਜਾਂਦੇ ਫਿਰ ਇਨ੍ਹਾਂ ਨੇ ਕਿਹਾ ਐਦਾਂ ਬਾਹਰ ਨਹੀਂ ਆਉਣਗੇ ਤਾਂ ਉਨ੍ਹਾਂਨੇ ਪਾਣੀ ਬੰਦ ਕਰ ਦਿੱਤਾ ਜੋ ਸੰਗਤ ਆਈ ਹੋਈ ਸੀ ਮੱਥਾ ਟੇਕਣ ਵਾਸਤੇ ਕਿਉਂਕਿ ਹਾਂ ਜੀ ਜਦੋਂ ਜਿੱਥੇ ਜਿਸ time ਤੇ ਹਮਲਾ ਹੋਇਆ ਇਨ੍ਹਾਂ ਨੇ main ਦਰਵਾਜ਼ੇ ਡਿਉਢੀਆਂ ਕਹਿ ਸਕਦੇ ਹਾਂ ਬੰਦ ਕਰ ਦਿੱਤੇ